ਸਤ ਸ਼੍ਰੀ ਅਕਾਲ ਸੀ ਅਤੇ ਸੀ ਪਲਸ ਪਲਸ ਸੀ ਲੂਪਸ ਦੇ ਟਯੂਟੋਰਿਅਲ ਵਿਚ ਤੁਹਾਡਾ ਸਵਾਗਤ ਹੈ
ਇਸ ਟਯੂਟੋਰਿਅਲ ਵਿਚ ਅਸੀਂ ਸਿਖਾਗੇ
ਫੌਰ ਲੂਪ
ਵਾਇਲ ਲੂਪ ਅਤੇ
ਡੂ ਵਾਇਲ ਲੂਪ ਡੋ ਵਾਈਲ ਲੂਪ
ਅਸੀ ਇਹ ਕੁਝ ਉਦਾਹਰਨਾਂ ਦੀ ਮਦਦ ਰਾਂਹੀ ਕਰਾਗੇ
ਅਸੀ ਕੁਝ ਆਮ ਐਰਰਜ਼ ਅਤੇ ਉਹਨਾ ਦੇ ਹੱਲ ਵੀ ਵੇਖਾਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਉਬੰਟੂ ਓਪਰੇਟਿੰਗ ਸਿਸਟਮ ਵਰਜ਼ਨ 1104 ਉਬੰਟੂ ਵਿੱਚ ਜੀ ਸੀ ਸੀ ਅਤੇ ਜੀ ਪਲਸ ਪਲਸ ਜੀ ਕੰਪਾਇਲਰ ਵਰਜ਼ਨ 461
ਆਓ ਅਸੀ ਲੂਪਸ ਦੀ ਇੰਟਰੋਡਕਸ਼ਨ ਨਾਲ ਸ਼ੁਰੂਆਤ ਕਰਿਏ
ਲੂਪਸ ਨੂੰ ਇੰਸਟ੍ਰਕਸ਼ਨਜ਼ ਦੇ ਇੱਕ ਸਮੂਹ ਨੂੰ ਬਾਰ ਬਾਰ ਚਲਾਉਂਣ ਲਈ ਇਸਤੇਮਾਲ ਕੀਤਾ ਜਾਉਂਦਾ ਹੈ
ਲੂਪਸ ਦਿਆ ਤਿਨ ਕਿਸਮਾ ਹਨ
ਡੂ ਵਾਇਲ ਲੂਪ ਡੋ ਵਾਈਲ ਲੂਪ
ਫਾਰ ਲੂਪ
ਆਓ ਪਹਿਲਾ ਵਾਇਲ ਲੂਪ ਤੋ ਸ਼ੁਰੂ ਕਰੀਏ
ਇਕ ਵਾਇਲ ਲੂਪ ਸ਼ੁਰੂਆਤ ਵਿੱਚ ਹੀ ਕੰਡੀਸ਼ਨ ਦੀ ਜਾਂਚ ਕਰਦਾ ਹੈ
ਇਸ ਦਾ ਰੂਪ ਹੈ ਵਾਇਲ ਬ੍ਰੈਕਿਟ ਵਿੱਚ ਕੰਡੀਸ਼ਨ ਬਰੈਕਟ ਦੇ ਅੰਦਰ ਸਟੇਟਮੈਂਟ ਬਲਾਕ ਹੁਣ ਡੂ ਵਾਇਲ ਲੂਪdoਵਾਈਲ ਲੂਪ ਤੇ ਚੱਲਿਏ
ਕੰਡੀਸ਼ਮ ਚੈੱਕ ਤੋ ਪਹਿਲੇ ਡੂ ਵਾਇਲ ਲੂਪ ਘੱਟੋ ਘੱਟ ਇਕ ਵਾਰ ਐਗਜ਼ਕਯੂਟ ਜ਼ਰੂਰ ਹੂੰਦਾ ਹੈ
ਇਸ ਦੀ ਸੰਰਚਨਾਂ ਹੈ ਡੂ ਬਰੈਕਟਾ ਦੇ ਵਿਚ ਸਟੇਟਮੈਂਟ ਬਲਾਕ
ਬਰੈਕਟ ਤੋ ਬਾਦ ਵਾਇਲ ਕੰਡੀਸ਼ਨ ਦੇਖ ਸਕਦੇ ਹੋ ਕੀ ਕੰਡੀਸ਼ਨ ਅੰਤ ਵਿੱਚ ਚੈੱਕ ਹੁੰਦੀ ਹੈ
ਆਓਅਸੀ ਵਾਇਲ ਲੂਪ ਅਤੇ ਡੂ ਵਾਇਲ ਲੂਪ doਵਾਈਲ ਲੂਪ ਦਾ ਇਕ ਉਦਾਹਰਨ ਵੇਖਿਏ
ਮੈਂ ਪਹਿਲਾ ਹੀ ਐਡੀਟਰ ਤੇ ਕੋਡ ਲਿਖ ਚੁੱਕੀ ਹਾਂ
ਆਓ ਇਸ ਨੂੰ ਖੋਲੀਏ
ਨੋਟ ਕਰੇ ਸਾਡੀ ਫਾਇਲ ਦਾ ਨਾਂਉ ਵਾਇਲ ਡਾਟ ਸੀ whileਸੀਹੈ
ਵਾਇਲ ਲੂਪ ਨੂੰ ਇਸਤੇਮਾਲ ਕਰਦੇ ਹੋਏ ਅੱਜ ਅਸੀ ਪਹਿਲੇ ਦਸ ਨੰਬਰਾਂ ਦਾ ਜੋੜ ਕਰਨਾ ਸਿੱਖਾਗੇ
ਇਸ ਦੇ ਕੋਡ ਦੀ ਜਾਣਕਾਰੀ ਲਵੋ
ਇਹ ਸਾਡੀ ਹੈੱਡਰ ਫਾਇਲ ਹੈ
ਮੇਨ ਫੰਕਸ਼ਨ ਦੇ ਅੰਦਰ ਅਸੀ ਦੋ ਇੰਟੀਜਰ ਵੇਰੀਏਬਲਜ਼ X ਅਤੇ Y ਡਿਕਲੇਯਰ ਕਰਕੇ ਜ਼ੀਰੋ ਤੇ ਇਨੀਸ਼ਲਾਇਜ਼ ਕੀਤੇ ਹਨ
ਇਹ ਸਾਡਾ ਵਾਇਲ ਲੂਪ ਹੈ
ਇੱਥੇ X ਲੈਸ ਦੈਨ ਜਾਂ ਈਕੂਅਲ ਟੂ 10 ਵਾਇਲ ਲੂਪ ਦੀ ਕੰਡੀਸ਼ਨ ਹੈ ਇਥੇ X ਦੀ ਵੈਲਯੂ ਨੂੰ Y ਦੀ ਵੈਲਯੂ ਵਿਚ ਜੋੜਿਆ ਹੈ
ਜੋੜ ਤੋ ਹਾਸਲ ਹੋਈ ਵੈਲਯੂ Y ਵਿਚ ਸਟੋਰ ਹੈ
ਹੁਣ ਅਸੀ Y ਦੀ ਵੈਲਯੂ ਪਰਿੰਟ ਕਰਾਗੇ
ਇਥੇ X ਇੰਕਰੀਮੈਂਟ ਹੋਇਆ ਹੈ
ਇਸ ਦਾ ਮਤਲਬ X ਵੇਰੀਏਬਲ ਇਕ ਨੰਬਰ ਨਗਲ ਵੱਧ ਗਇਆ ਹੈ
ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ
ਆਓ ਹੁਣ ਪ੍ਰੋਗਰਾਮ ਨੂੰ ਚਲਾਇਏ
ਆਪਣੇ ਕੀਬੋਰਡ ਤੋ Ctrl Alt ਅਤੇ T ਕੀਜ਼ ਨੂੰ ਇਕੱਠੇ ਪ੍ਰੈਸ ਕਰਕੇ ਟਰਮੀਨਲ ਵਿੰਡੋ ਨੂੰ ਖੋੱਲੋ
ਟਾਈਪ ਕਰੋ ਜੀ ਸੀ ਸੀ ਸਪੇਸ ਵਾਇਲ ਡੌਟ ਸੀ ਸਪੇਸ ਹਾਇਫਨ ਓ ਸਪੇਸ ਵਾਇਲ
ਜੀਸੀਸੀ ਸਪੇਸ ਵਾਈਲ ਡੋਟ ਸੀ ਸਪੇਸ ਹਾਈਫਨ ਓ ਸਪੇਸ ਵਾਈਲ ਐਂਟਰ ਦਬਾਓ ਟਾਈਪ ਕਰੋ while ਡੋਟ ਸਲੈਸ਼ ਵਾਇਲ
ਐਂਟਰ ਦਬਾਓ
ਆਉਟ ਪੁੱਟ ਡਿਸਪਲੇ ਹੋਏ ਗੀ
ਚਲੋ ਵੇਖਿਏ ਵਾਇਲ ਲੂਪ ਕਿਂਵੇ ਚਲ਼ਦਾ ਹੈ
ਵਿੰਡੋ ਨੂੰ ਰੀ ਸਾਇਜ਼ ਕਰਦੇ ਹਾਂ
ਇਥੇ ਪਹਿਲਾ X ਅਤੇ Y ਦੀ ਵੈਲਯੂ ਜ਼ੀਰੋ ਸਿਫਰ ਹੈ
ਇਹ ਸਾਡੀ ਵਾਇਲ ਕੰਡੀਸ਼ਨ ਹੈ
ਇਥੇ ਅਸੀ ਵੇਖਾਂਗੇ ਕੀ X ਲੈਸ ਦੈਨ ਜਾਂ ਈਕੂਅਲ ਟੂ 10ਹੈ ਜਿਸਦਾ ਮਤਲਬ ਹੈ X ਦੀ ਵੈਲਯੂ 0 ਤੋ 10 ਤਕ ਹੋ ਸਕਦੀ ਹੈ
ਹੁਣ ਅਸੀ Y ਪਲਸ X ਜਮ੍ਹਾ ਕਰਾਗੇ ਯਾਨੀ ਜ਼ੀਰੋ ਪਲਸ ਜ਼ੀਰੋ ਬਰਾਹਰ ਜ਼ੀਰੋ
ਅਤੇ Y ਦੀ ਵੈਲਯੂ ਪਰਿੰਟ ਕਰਾਗੇ ਜੋ ਕੀ ਜ਼ੀਰੋ ਹੈ
ਹੂਣ X ਨੂ ਇੰਕਰੀਮੈਂਟ ਕਰਾਂਗੇ ਜਿਸਦਾ ਮਤਲਬ ਹੈ ਕਿ X ਦੀ ਵੈਲਯੂ ਹੁਣ ਇਕ ਹੈ
ਹੁਣ ਫੇਰ ਕੰਡੀਸ਼ਨ ਨੂੰ ਚੈੱਕ ਕਰਾਗੇ ਜੋ ਹੈ 1 10 ਤੋ ਘੱਟ ਜਾਂ ਬਰਾਬਰ ਹੈ
ਅਗਰ ਕੰਡੀਸ਼ਨ ਸਹੀ ਹੋਵੇਗੀ ਤਾ ਅਸੀ ਵੈਲਯੂਜ਼ ਨੂੰ ਜਮ੍ਹਾ ਕਰਾਗੇ
Y ਯਾਨੀ 0 ਪਲਸ ਐਕਸ ਯਾਨੀ 1 ਜ਼ੀਰੋ ਪਲਸ 1 1 ਦੇ ਬਰਾਬਰ ਹੈ
ਅੱਸੀ ਵੈਲਯੂ 1 ਨੂੰ ਪਰਿੰਟ ਕਰਾਗੇ
ਫੇਰ ਤੋਂ X ਵੱਧਦਾ ਹੈ
ਹੁਣ X ਦੀ ਵੈਲਯੂ 2 ਹੈ
ਅਸੀ ਫਿਰ ਤੋ ਕੰਡੀਸ਼ਨ ਨੂੰ ਚੈੱਕ ਕਰਾਗੇ
2 10 ਦੇ ਘੱਟ ਜਾ ਬਰਾਬਰ ਹੈ ਅਗਰ ਕੰਡੀਸ਼ਨ ਸਹੀ ਹੋਵੇਗੀ ਤਾ ਅਸੀ ਵੈਲਯੂ ਨੂੰ ਜਮਾ ਕਰਾਗੇ
ਯਾਨੀ 1 ਜਮ੍ਹਾ 2 ਜੋ ਕੀ 3 ਹੈ
ਅੱਸੀ ਵੈਲਯੂ 3 ਨੂੰ ਪਰਿੰਟ ਕਰਾਗੇ
ਇਸੇ ਤਰ੍ਹਾਂ ਇਹ ਚਲਦਾ ਜਾਵੇਗਾ ਜੱਦੋ ਤਕ X 10 ਦੇ ਘੱਟ ਜਾ ਬਰਾਬਰ ਹੈ
ਹੁਣ ਅਸੀ ਇੱਸੇ ਪ੍ਰੋਗਰਾਮ ਨੂੰ ਡੂ ਵਾਇਲ ਲੂਪ doਵਾਈਲ ਲੂਪ ਦ੍ਵਾਰਾ ਕਰ ਕੇ ਵੇਖਾਗੇ
ਇਹ ਰਿਹਾ ਸਾਡਾ ਪ੍ਰੋਗਰਾਮ
ਨੋਟ ਕਰੋ ਇਸ ਫਾਇਲ ਦਾ ਨਾਂ ਹੈ ਡੂ ਹਾਇਫਨ ਵਾਇਲ ਡੌਟ ਸੀ do whileਸੀ
ਇਹ ਹਿੱਸਾ ਪਿਛਲੇ ਪ੍ਰੋਗਰਾਮ ਵਿਚ ਪਹਿਲੇ ਹੀ ਸਮਝਾ ਦਿਤਾ ਗਿਆ ਹੈ
ਤਾਂ ਆਓ ਅਸੀ ਡੂ ਵਾਇਲ doਵਾਈਲ ਲੂਪ ਲੂਪ ਤੇ ਚਲਦੇ ਹਾਂ
ਇਥੇ ਪਹਿਲਾ ਲੂਪ ਦੀ ਸਾਰੀ ਸਟੇਟਮੈਂਟਸ ਚੱਲਨ ਗਿਆਂ ਅਤੇ ਬਾਦ ਵਿੱਚ ਕੰਡੀਸ਼ਨ ਚੈੱਕ ਹੋਵੇਗੀ
X ਦੀ ਵੈਲਯੂ Yਵਿਚ ਜੋੜੀ ਜਾਏ ਗੀ ਅਤੇ ਯੋਗ ਦੀ ਵੈਲਯੂ Y ਵਿਚ ਸਟੋਰ ਹੋਵੇ ਗੀ
ਇਸ ਦਾ ਲੌਜਿਕ ਵਾਇਲ ਪ੍ਰੋਗਰਾਮ ਵਰਗਾ ਹੈ
ਆਓ ਹੁਣ ਪ੍ਰੋਗਰਾਮ ਨੂੰ ਚਲਾਇਏ
ਆਪਣੇ ਟਰਮਿਨਲ ਤੇ ਵਾਪਸ ਆਓ
ਟਾਇਪ ਕਰੋ ਜੀਸੀਸੀ ਸਪੇਸ ਡੂ ਹਾਇਫਨ ਵਇਲ ਡੌਟ c ਸਪੇਸ o ਸਪੇਸ ਡੂ ਅਤੇ ਔਨਟਰ ਦਬਾਓ
ਡੌਟ ਸਲੈਸ਼ ਡੂ ਡੋਟ ਸਲੈਸ਼ ਡੋ ਟਾਇਪ ਕਰਕੇ ਏਨ੍ਟਰ ਦਬਾਓ
ਅਸੀ ਵੇਖ ਸਕਦੇ ਹਾਂ ਕੀ ਇਸ ਦੀ ਆਉਟਪੁਟ ਵਾਇਲ ਪ੍ਰੋਗਰਾਮ ਵਰਗੀ ਹੀ ਹੈ
ਆਓ ਹੁਣ ਡੂ ਵਾਇਲ ਲੂਪ ਡੋ ਵਾਈਲ ਲੂਪ ਦੇ ਬਾਰੇ ਜਾਨਿਏ
ਮੈ ਵਿੰਡੋ ਨੂੰ ਰੀਸਾਇਜ਼ ਕਰਾਂ ਗੀ
ਇਥੇ X ਅਤੇ Y ਦੀ ਵੈਲਯੂ ਜ਼ੀਰੋ ਹੈ
ਇੱਨ੍ਹਾ ਵੈਲਯੂਜ਼ ਨੂੰ ਜਮਾਂ ਕਰਨ ਤੇ 0 ਮਿਲੇਗਾ
ਹੁਣ Y ਦੀ ਵੈਲਯੂ ਜ਼ੀਰੋ ਹੈ
ਅੱਸੀ ਜ਼ੀਰੋ ਵੈਲਯੂ ਪਰਿੰਟ ਕਰਾਗੇ
ਅੱਗੇ X 1 ਨੰਬਰ ਨਾਲ ਇੰਕਰੀਮੇਂਟ ਹੁੰਦਾ ਹੈ ਜਿਸਦਾ ਮਤਲਬ ਹੈ X ਹੁਣ 1 ਹੈ
ਤੇ ਹੁਣ ਕੰਡੀਸ਼ਨ ਚੈੱਕ ਹੋਵੇਗੀ
ਲੂਪ ਦਾ ਮੁੱਖ ਖਾੰਚਾ ਪਹਿਲੇ ਐਗਜ਼ੀਕਯੂਟ ਹੋਵੇਗਾ
ਅਗਰ ਕੰਡੀਸ਼ਨ ਫਾਲਸ ਹੈ ਤਾ ਵੀ ਵੈਲਯੂ ਜ਼ੀਰੋ ਹੀ ਮਿਲੇਗੀ
ਹੁਣ ਅਸੀ ਚੈੱਕ ਕਰਾਗੇ ਕੀ ਇੱਕ 10 ਤੋ ਘੱਟ ਜਾਂ ਬਰਾਬਰ ਹੈ
ਕੰਡੀਸ਼ਨ ਫੇਰ ਸਹੀ ਹੈ
ਅਸੀ ਫੇਰਮਵੈਲਯੂਜ਼ ਨੂੰ ਜੋੜਾਂ ਗੇ
ਹੁਣ 01 Y ਦੀ ਵੈਲਯੂ ਪਰਿੰਟ ਕਰਾਗੇ ਜੋ ਕੀ 1 ਹੈ
ਫੇਰ ਤੋਂ X ਵੱਧਦਾ ਹੈ
ਹੁਣ X ਦੀ ਵੈਲਯੂ 2 ਹੈ
ਫਿਰ ਅਸੀ ਚੈੱਕ ਕਰਾਂਗੇ ਦੋ 10 ਦੇ ਘੱਟ ਜਾਂ ਬਰਾਬਰ ਹੈ ਅਸੀ ਇਥੋ ਵਾਪਸ ਜਾਵਾਂਗੇ
ਅਸੀ ਵੈਲਯੂਜ਼ ਨੂੰ ਜਮਾ ਕਰਾਗੇ
1 ਜਮ੍ਹਾ 2 ਤਿਨ ਹੈ
ਅੱਸੀ Y ਦੀ ਵੈਲਯੂ 3 ਪਰਿੰਟ ਕਰਾਗੇ
ਇਸ ਤਰ੍ਹਾ ਕੰਡੀਸ਼ਨ ਚੈੱਕ ਹੁੰਦੀ ਰਹੇ ਗੀ ਜਦ ਤੱਕ X ਦੀ ਵੈਲਯੂ 10 ਦੇ ਘੱਟ ਜਾ ਬਰਾਬਰ ਹੈ
ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ
ਨੇਟ ਕਰੋ ਕਿ ਇੱਥੇ ਵਾਇਲ ਕੰਡੀਸ਼ਨ ਸੈਮੀਕੋਲਨ ਦੇ ਨਾਲ ਖਤਮ ਹੁੰਦੀ ਹੈ
ਵਾਇਲ ਲੁਪ ਵਿਚ ਕੰਡੀਸ਼ਨ ਸੈਮੀਕੋਲਨ ਦੇ ਨਾਲ ਖਤਮ ਨਹੀ ਹੁੰਦੀ
ਆਓ ਵੇਖਿਏ ਕੀ ਇਹਨਾ ਪ੍ਰੋਗਰਾਮਾ ਨੂੰ C ਵਿਚ ਕਿਵੇ ਚਲਾਇਆ ਜਾਂਦਾ ਹੈ
ਇਹ ਸਾਡਾ C ਵਿਚ ਵਾਇਲ ਪ੍ਰੋਗਰਾਮ ਹੈ
ਇਸ ਦਾ ਲੌਜਿੱਕ ਅਤੇ ਇਸ ਦੀ ਤਾਮੀਲ C ਪ੍ਰੋਗਰਾਮ ਵਰਗੀ ਹੀ ਹੈ
ਇਸ ਵਿਚ ਕੁਝ ਬਦੱਲਾਵ ਹਨ ਜਿਵੇ ਹੈੱਡਰ ਫਾਇਲ ਐਸ ਟੀ ਡੀ ਆਈ ਓ ਡੌਟ ਐੱਚ stdioਹ ਦੇ ਸਥਾਨ ਤੇ ਆਈ ਓ ਸਟ੍ਰੀਮ ਹੈ
ਇਥੇ ਅਸੀ ਨੇਮ ਸਪੇਸ ਐਸ ਟੀ ਡੀ ਨੂੰ ਵਰਤਦੇ ਹੋਏ ਯੂਜ਼ਿਂਗ ਸਟੇਟਮੈਂਟ ਨੂੰ ਸ਼ਾਮਲ ਕਿਤਾ ਹੈ ਅਤੇ ਇੱਥੇ ਅਸੀ ਸੀ ਆਉਟ ਫਂਕਸ਼ਨ ਦੀ ਥਾ ਤੇ ਪਰਿੰਟ ਐਫ ਫਂਕਸ਼ਨ ਇਸਤੇਮਾਲ ਕਰ ਰਹੇ ਹਾ
ਵਾਉਲ ਲੂਪ ਦੀ ਬਨਾਵਟ C ਪ੍ਰੋਗਰਾਮਾ ਨਾਲ ਮਿਲਦੀ ਜੁਲਦੀ ਹੈ
ਆਓ ਹੁਣ ਪ੍ਰੋਗਰਾਮ ਨੂੰ ਚਲਾਇਏ
ਟਰਮੀਨਲ ਤੇ ਵਾਪਿਸ ਆਓ
ਮੈਂ ਪ੍ਰਾਮਪਟ ਨੂੰ ਕਲੀਅਰ ਕਰਾਣ ਗੀ
ਐਗਜੀਕਯੁਟ ਕਰਨ ਲਈ ਟਾਇਪ ਕਰੋ ਜੀ ਪਲਸ ਪਲਸ ਸਪੇਸ ਵਾਇਲ ਡੋਟ ਸੀ ਪੀ ਪੀ ਸਪੇਸ ਹਾਇਫਨ ਓ ਸਪੇਸ ਵਾਇਲ 1ਜੀ ਸਪੇਸ ਵਾਈਲ ਡੋਟ ਸੀਪੀਪੀ ਸਪੇਸ ਹਾਈਫਨ ਓ ਸਪੇਸ ਵਾਈਲ1 ਅਤੇ ਐਂਟਰ ਕਰੋ
ਡੋਟ ਸਲੈਸ਼ ਵਾਇਲ 1 ਡੋਟ ਸਲੈਸ਼ ਵਾਈਲ 1 ਟਾਇਪ ਕਰਕੇ ਐਂਟਰ ਦ ਬਾਓ
ਤੁਸੀ ਵੇਖੋਗੇ ਕਿ ਇਸ ਦੀ ਆਉਟਪੁਟ C ਦੇ ਵਾਇਲ ਪ੍ਰੋਗਰਾਮ ਨਾਲ ਮਿਲਦੀ ਜੁਲਦੀ ਹੈ
ਆਓ ਡੁ ਵਾਇਲ ਡੋ
ਵਾਈਲ ਪ੍ਰੋਗਰਾਮ ਨੂੰ c ਵਿੱਚ ਵੇਖਿਏ
ਟੈਕ੍ਸ ਐਡੀਟਰ ਤੇ ਵਾਪਿਸ ਆਓ
ਇਥੇ ਵੀ ਕੁਝ ਬਦਲਾਵ ਹਨ ਜਿਵੇ ਕਿ ਹੈਡਰ ਫਾਇਲ ਯੂਜ਼ਿਗ ਸਟੇਟਮੈਂਟ ਅਤੇ ਸੀ ਆਓਟ ਫਂਕਸ਼ਨ
ਬਾਕੀ ਸਭ ਮਿਲਦੇ ਜੁਲਦੇ ਹਨ
ਆਓ ਹੁਣ ਪ੍ਰੋਗਰਾਮ ਨੂੰ ਚਲਾਇਏ
ਟਰਮਿਨਲ ਤੇ ਵਾਪਿਸ ਆਓ
ਟਾਇਪ ਕਰੋ ਜੀ ਪਲਸ ਪਲਸ ਸਪੇਸ ਡੂ ਹਾਇਫਨ ਵਾਇਲ ਡੋਟ ਸੀ ਪੀ ਪੀ ਸਪੇਸ ਹਾਇਫਨ ਓ ਸਪੇਸ ਡੂ 1 ਜੀ ਸਪੇਸ ਡੋ ਹਾਈਫਨ ਵਾਈਲ ਡੋਟ ਸੀਪੀਪੀ ਸਪੇਸ ਹਾਈਫਨ ਓ ਸਪੇਸ ਡੋ 1 ਅਤੇ ਐਂਟਰ ਦਬਾਓ
ਡੌਟ ਸਲੈਸ਼ ਡੂ 1 ਡੋਟ ਸਲੈਸ਼ ਡੋ 1 ਟਾਇਪ ਕਰਕੇ ਐਂਟਰ ਦਬਾਓ
ਤੁਸੀ ਵੇਖੋਗੇ ਇਸ ਦੀ ਆਉਟਪੁਟ C ਦੇ ਡੂ ਵਾਇਲ ਡੋ ਵਾਈਲ ਪ੍ਰੋਗਰਾਮ ਨਾਲ ਮਿਲਦੀ ਜੁਲਦੀ ਹੈ
ਹੁਣ ਅਸੀ ਇਥੇ ਕੁਛ ਆਮ ਗਲਤੀਆ ਅਤੇ ਉਹਨਾ ਦੇ ਹੱਲ ਬਾਰੇ ਜਾਨਾਂ ਗੇ
ਟੈਕ੍ਸਟ ਐਡੀਟਰ ਤੇ ਵਾਪਿਸ ਆਓ
ਫ਼ਰਜ਼ ਕਰੋ ਇਥੇ ਮੈਂ X ਦੀ ਵੈਲਿਯੂ ਨੂੰ ਇੰਕਰੀਮੈੰਟ ਨਹੀ ਕੀਤਾ ਸੀ
ਸੇਵ ਤੇ ਕਲਿਕ ਕਰੋ ਆਓ ਵੇਖੀਏ ਕੇ ਕੀ ਹੁੰਦਾ ਹੈ
ਟਰਮਿਨਲ ਤੇ ਵਾਪਿਸ ਆਓ
ਪਹਿਲੇ ਪ੍ਰਾਮਪਟ ਨੂੰ ਕਲੀਅਰ ਕਰਿਏ
ਆਓ ਹੁਣ ਪ੍ਰੋਗਰਾਮ ਨੂੰ ਚਲਾਇਏ
ਅਪ ਐਰੋ ਬਟਨ ਨੂੰ ਦੋ ਵਾਰ ਦਬਾਓ
ਅਪ ਐਰੋ ਬਟਨ ਨੂੰ ਫਿਰ ਦਬਾਓ
ਆਉਟਪੁਟ ਦਿਖਾਈ ਦੇਵੇ ਗੀ
ਅਸੀ ਬਹੁਤ ਸਾਰੇ ਸਿਫਰ ਵੇਖ ਸਕਦੇ ਹਾਂ
ਇਸ ਦੀ ਵਜਹ ਹੈ ਕੀ ਲੂਪ ਵਿੱਚ ਟਰਮੀਮੇਟਿਂਗ ਕੰਡੀਸ਼ਨ ਹੀ ਨਹੀ ਹੈ
ਇਸ ਨੂੰ ਇਨਫਿਨਿਟ ਲੂਪ ਇਨਫਿਨਾਈਟ ਲੂਪਅਸੀਮਿਤ ਲੂਪ ਆਖਿਆ ਜਾਂਦਾ ਹੈ
ਇਨਫਿਨਿਟ ਲੂਪ ਸਿਸਟਮ ਨੂੰ ਅਕਿਰਿਆਸ਼ੀਲ ਬਣਾਉਂਦਾ ਹੈ
ਇਸਦੇ ਕਾਰਨ ਪ੍ਰੋਗਰਾਮ ਪਰੋਸੇਸਰ ਦਾ ਸਾਰਾ ਟਾਇਮ ਲੈ ਲੈਂਦਾ ਹੈ
ਲੇਕਨ ਇਸ ਨੂੰ ਟਰਮੀਨੇਟ ਕੀਤਾ ਜਾ ਸਕਦਾ ਹੈ
ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
ਆਓ ਅਸੀ ਇਸ ਗਲਤੀ ਨੂੰ ਠੀਕ ਕਰੀਏ
ਟਾਈਪ ਕਰੋ ਐਕ੍ਸ ਪਲਸ ਪਲਸ ਐਕਸ ਅਤੇ ਇਕ ਸੈਮੀ ਕੋਲਨ ਸੇਵ ਉਤੇ ਕਲੀਕ ਕਰੋ
ਆਓ ਹੁਣ ਪ੍ਰੋਗਰਾਮ ਨੂੰ ਫਿਰ ਤੋ ਚਲਾਇਏ
ਟਰਮੀਨਲ ਤੇ ਵਾਪਿਸ ਆਓ
ਅਪ ਐਰੋ ਬਟਨ ਨੂੰ ਦਬਾਓ
ਹੁਣ ਇਹ ਠੀਕ ਕੰਮ ਕਰ ਰਿਹਾ ਹੈ
ਹੁਣ ਅਸੀ ਟਿਯੂਟੋਰਿਅਲ ਨੂੰ ਅੰਤ ਤੇ ਆ ਗਏ ਹਾ
ਅਸੀ ਵਾਪਸ ਆਪਣੀ ਸਲਾਈਡਸ ਤੇ ਜਾਵਾਂਗੇ
ਇਸ ਟਯੂਟੋਰਿਯਲ ਦਾ ਸਾਰ ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਵਾਇਲ ਲੂਪ
ਉਦਾਹਰਨ ਵਾਇਲ ਐਕਸ ਇਜ਼ ਲੈੱਸ ਦੈਨ ਐਰ ਈਕੁਏਲ ਟੂ 10 ਡੂ ਵਾਇਲ ਲੂਪ ਡੋ ਵਾਈਲ ਲੂਪ ਉਦਾਹਰਨ ਡੂ ਸਟੇਟਮੈਂਟ ਬਲਾਕ - ਅਤੇ ਆਖਿਰ ਵਿਚ ਵਾਇਲ ਕੰਡੀਸ਼ਨ ਅਸਾਇਨਮੈੰਟ ਦੇ ਤੌਰ ਤੇ
ਲੂਪ ਦੀ ਵਰਤੋਂ ਕਰਦੇ ਹੋਏ ਥੱਲੇ ਦੱਸੇ ਗਏ ਨੰਬਰ ਪ੍ਰਿੰਟ ਕਰੋ
0 ਤੋ 9 ਫੌਰ ਲੂਪ ਫੋਰ ਲੂਪ ਲਈ ਸਿਂਟੈਕਸ ਸਿੰਟੈਕਸ ਵਾਕ ਰਚਨਾ ਹੈ forਵੇਰੀਏਬਲ ਦੀ ਸ਼ੁਰੂਆਤ ਸੈਮੀਕੋਲਨ ਲੂਪ ਇਗ੍ਜ਼ਿਟ ਕੰਡੀਸ਼ਨ ਸੈਮੀਕੋਲਨ ਵੇਰੀਏਬਲ ਦੀ ਇੰਕਰੀਮੈਂਟ ਜਾਂ ਡਿਕਰੀਮੈਂਟ ਸਟੇਟਮੈਂਟ ਅਤੇ ਇਥੇ ਹਨ ਲੂਪ ਦੀਆਂ ਬਾਕੀ ਸਟੇਟਮੈਂਟਸ
ਦਿਤੇ ਹੋਏ ਲਿੰਕ ਤੇ ਤੁਸੀ ਵੀਡਿਓ ਵੇਖ ਸਕਦੇ ਹੋ
ਇਹ ਸਪੋਕਨ ਟਿਯੂਟੋਰਿਅਲ ਬਾਰੇ ਸੰਖੇਪ ਵਿੱਚ ਦਸਦਾ ਹੈ
ਜੇ ਤੁਹਾਡੇ ਕੋਲ ਪਰਯਾਪਤ ਬੈਂਡਵਿੱਥ ਨਾ ਹੋਵੇ ਤਾਂ ਤੁਸੀਂ ਇਸ ਨੂੰ ਡਾਊਨਲੇਡ ਕਰ ਕੇ ਵੇਖ ਸਕਦੇ ਹੋ
ਸਪੋਕਨ ਟਿਯੂਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਯੂਟੋਰਿਅਲ ਰਾਹੀ ਵਰਕਸ਼ਾਪਸ ਚਲਾਉਂਦੀ ਹੈ
ਔਨਲਾਇਨ ਟੈਸਟ ਪਾਸ ਕਰਨ ਵਾਲੇ ਛਾਤ੍ਰਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ
ਹੋਰ ਜਾਣਕਾਰੀ ਲਈ ਤੁਸੀ ਲਿਖ ਸਕਦੇ ਹੋcontactspoken tutorialorg ਸਪੋਕਨ ਟਯੂਟੋਰਿਯਲ ਟਾਕ ਟੂ ਅ ਟੀਚਰ ਪ੍ਰੌਜੈਕ੍ਟ ਦਾ ਇਕ ਹਿੱਸਾ ਹੈ
ਇਸ ਨੂੰ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਥਰੌਗ ictmhrdਗਵਰਨਮੈਂਟ ਓਐਫ ਇੰਡੀਆ ਦੁਆਰਾ ਸਹਿਯੋਗ ਦਿੱਤਾ ਗਿਆ ਹੈ
ਇਸ ਮਿਸ਼ਨ ਬਾਰੇ ਹੋਰ ਜਾਣਕਾਰੀ ਹੇਠ ਵਿਖਾਏ ਗਏ ਲਿੰਕ ਤੇ ਉਪਲੱਬਧ ਹੈ
ਇਸ ਸਕਰਿਪਟ ਦਾ ਤਰਜੁਮਾਂ ਗੁਰਸ਼ਰਨ ਸ਼ਾਨ ਨੇ ਕੀਤਾ
ਸ਼ਾਮਲ ਹੋਣ ਲਈ ਧੰਨਵਾਦ